ਤੁਹਾਡਾ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਵਿੱਚ ਸਵਾਗਤ ਹੈ ਫਾਇਨ੍ਡ ਐਂਡ ਰਿਪ੍ਲੇਸ ਅਤੇ ਆਟੋ ਕਰੇਕ੍ਟ ਫੀਚਰਜ਼ ਦੀ ਵਰਤੋਂ ਇਸ ਟਿਊਟੋਰਿਯਲ ਵਿੱਚ ਅਸੀ ਜਾਨਾਂਗੇ ਫਾਇਨ੍ਡ ਐਂਡ ਰਿਪ੍ਲੇਸ ਸਪੈੱਲ ਚੈੱਕ ਆਟੋ ਕਰੇਕ੍ਟ ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਸੂਟ ਲਿਬਰਿਓਫਿਸ Suite ਵਰਜ਼ਨ 334 ਅਤੇ ਉਬੰਟੂ ਲਿਨਕਸ 1004 ੳਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ
ਹੁਣ ਅਸੀ ਰਾਇਟਰ ਵਿੱਚ ਫਾਇਨ੍ਡ ਐਂਡ ਰਿਪ੍ਲੇਸ ਬਟਨ ਦੇ ਬਾਰੇ ਜਾਨਾਂਗੇ ਇਹ ਟੈਕ੍ਸਟ ਨੂੰ ਲੱਭਦਾ ਹੈ ਅਤੇ ਉਸਦੀ ਬਦਲੀ ਕਰਦਾ ਹੈ
ਹੋਰ ਜਾਣਕਾਰੀ ਲਈ ਅਸੀ ਓਦਾਹਰਣ ਲਵਾਂਗੇ
ਸਬ ਤੋਂ ਪਹਿਲਾ ਰਿਜ਼ਯੂਮੇ ਡਾਟ ਔ ਡੀ ਟੀ resumeਓਡਟ ਫਾਇਲ ਖੋਲੌ
ਹੁਣ ਐਡਿਟ ਆਪਸ਼ਨ ਤੇ ਕਲਿੱਕ ਕਰਕੇ ਫਾਇਨ੍ਡ ਐਂਡ ਰਿਪ੍ਲੇਸ ਤੇ ਕਲਿੱਕ ਕਰੋ
ਜਾਂ ਫੇਰ ਓਸ ਬਟਨ ਉੱਤੇ ਕਲਿੱਕ ਕਰੋ ਜੋ ਕੀ ਸ੍ਟੈਨ੍ਡਰ੍ਡ ਟੂਲ ਬਾਰ ਵਿੱਚ ਹੈ
ਹੁਣ ਤੁਸੀ ਡਾਇਅਲੌਗ ਬਾਕ੍ਸ ਦੇੱਖੋਗੇਂ ਜਿਸ ਵਿੱਚ ਸਰ੍ਚ ਫੌਰ ਅਤੇ ਰਿਪ੍ਲੇਸ ਵਿਦ ਫੀਲ੍ਡ ਹਨ
ਹੁਣ ਜੋ ਟੈਕ੍ਸਟ ਲੱਭਣਾ ਹੈ ਓਹ ਸਰਚ ਫੌਰ ਫੀਲ੍ਡ ਵਿੱਚ ਲਿਖੋ ਅਤੇ ਐਂਟਰ ਕਰੋ
ਉਦਾਹਰਣ ਲਈ ਅੱਗਰ ਅਸੀ ਲੱਭਣਾ ਹੇਵੇ ਕੀ ਟੈਕ੍ਸਟ ਵਿੱਚ ਰਮੇਸ਼ ਕਿੱਥੇ ਕਿੱਥੇ ਲਿਖਿਆਂ ਹੈ
ਤਾਂ ਸਰ੍ਚ ਫੌਰ ਫੀਲ੍ਡ ਵਿੱਚ ਰਮੇਸ਼ ਲਿਖੋ
ਹੁਣ ਫਾਇਨ੍ਡ ਆਲ ਬਟਨ ਤੇ ਕਲਿੱਕ ਕਰੋ
ਹੁਣ ਤੁਸੀ ਦੇਖੋ ਜਿਥੇ ਵੀ ਰਮੇਸ਼ ਲਿਖਿਆਂ ਹੈ ਉਹ ਹਾਇਲਾਇਟ ਉਜਾਗਰ ਹਾਈਲਾਈਟਿਡ ਹੋ ਗਇਆ ਹੈ
ਰਿਪ੍ਲੇਸ ਵਿੱਦ ਫੀਲ੍ਡ ਵਿੱਚ ਓਹ ਟੈਕ੍ਸਟ ਐਂਟਰ ਕਰੋ ਜਿਸ ਨਾਲ ਮੌਜੂਦਾ ਟੈਕਸ੍ਟ ਬਦਲਣਾ ਹੈ
ਉਦਾਹਰਣ ਲਈ ਜਿਵੇ ਤੁਸੀ ਟੈਕ੍ਸਟ ਵਿੱਚ ਰਮੇਸ਼ ਦੀ ਥਾਂ ਮਨੀਸ਼ ਬਦਲਣਾ ਹੈ
ਹੁਣ ਰਿਪ੍ਲੇਸ ਵਿਦ ਟੈਬ ਵਿੱਚ ਮਨੀਸ਼ ਟਾਇਪ ਕਰੋ
ਰਿਪ੍ਲੇਸ ਆਲ ਬਟਨ ਉੱਤੇ ਕਲਿੱਕ ਕਰੋ
ਹੁਣ ਹਰ ਜਗ੍ਹਾ ਰਮੇਸ਼ ਦੀ ਥਾਂ ਬਦਲ ਕੇ ਮਨੀਸ਼ ਲਿਖਿਆ ਜਾਵੇਗਾ
ਡਾਇਅਲੌਗ ਬਾਕ੍ਸ ਦੇ ਨੀਚੇ ਮੋਰ ਆਪ੍ਸ਼ਨ ਬਟਨ ਹੈ ਉਸਨੂੰ ਕਲਿੱਕ ਕਰੋ
ਮੋਰ ਆਪ੍ਸ਼ਨ ਹੇਠ ਕੁਛ ਖਾਸ ਫਾਇਨ੍ਡ ਐਂਡ ਰਿਪ੍ਲੇਸ ਆਪ੍ਸ਼ਨ ਹਨ
ਇਸ ਵਿੱਚ ਇੱਕ ਬੈਕਵਰ੍ਡ ਆਪ੍ਸ਼ਨ ਹੈ ਜੋ ਕੀ ਟੈਕ੍ਸਟ ਵਿੱਚ ਥੱਲੇ ਤੋਂ ਉੱਪਰ ਤਕ ਟੇਕ੍ਸ੍ਟ ਲੱਭਣ ਵਿੱਚ ਮਦਦ ਕਰਦਾ ਹੇ ਅਤੇ ਕਰਨ੍ਟ ਸਲੇਕ੍ਸ਼ਨਹੈ ਜੋ ਕਿ ਸਿਰਫ ਸਲੇਕ੍ਟ ਕੀੱਤੇ ਗਏ ਟੈਕ੍ਸਟ ਨੂੰ ਹੀ ਭਾਲ਼ਦਾ ਹੈ
ਇਸਦੇ ਵਿੱਚ ਕੁਛ ਐਡਵਾਨ੍ਸਡ ਆਪ੍ਸ਼ਨ ਨੇ ਜਿਵੇਰੈਗੂਲਰ ਐਕ੍ਸ੍ਪ੍ਰੇਸ਼ਨਸਰਚ ਫੌਰ ਸਟਾਇਲ ਆਦੀ
ਤਿੰਨ ਹੋਰ ਆਪ੍ਸ਼ਨ ਨੇ ਜੋ ਕੀ ਡਾਇਅਲੌਗ ਬਾਕ੍ਸ ਦੇ ਸੱਜੇ ਪਾਸੇ ਦੇਖ ਸਕਦੇ ਹੋ
ਉਹ ਹੱਨ ਅਟ੍ਰਿਬ੍ਯੂਟਸ ਫੌਰਮੈਟ ਅਤੇ ਨੋਂ ਫੌਰਮੈਟ ਇਹ ਸਾਨੂੰ ਕਾਫੀ ਤਰਾਂ ਦੀਆਂ ਉੱਚ ਫਾਇਨ੍ਡ ਐਂਡ ਰਿਪ੍ਲੇਸ ਆਪ੍ਸ਼ਨਜ਼ ਦੇਂਦੇ ਹਨ
ਇਸਨੂੰ ਹੁਣ ਬੰਦ ਕਰੋ
ਇਹਨਾ ਦੀ ਹੋਰ ਜਾਣਕਾਰੀ ਅਸੀ ਅੱਗਲੇ ਐਡਵਾਨ੍ਸਡ ਟਿਊਟੋਰਿਯਲ ਵਿੱਚ ਹਾਸਲ ਕਰਾਂਗੇ
ਫਾਇਨ੍ਡ ਐਂਡ ਰਿਪ੍ਲੇਸ ਫੀਚਰ ਦੇ ਬਾਰੇ ਜਾਣਕਾਰੀ ਲੈਂਣ ਤੋ ਬਾਅਦ ਅਸੀ ਸਪੈੱਲ ਚੈੱਕ ਬਾਰੇ ਜਾਨਾਂਗੇ
ਸਪੈੱਲ ਚੈੱਕ ਪੂਰੇ ਟੈਕ੍ਸਟ ਜਾਂ ਸੇਲੇਕਟਿਡ ਟੈਕ੍ਸਟ ਵਿਚੋਂ ਸ਼ਬਦਾ ਦੀਆਂ ਗਲਤੀਆਂ ਕੱਢਣ ਦੇ ਕੱਮ ਆਉਂਦਾ ਹੈ
ਸਪੈੱਲ ਚੈੱਕ ਕਰਸਰ ਦੀ ਸੌਜੂਦਾ ਪੋਜੀਸ਼ਨ ਤੋ ਲੈ ਕੇ ਡੌਕਯੂਮੈਂਟ ਜਾਂ ਸੇਲੇਕਟਿਡ ਟੈਕ੍ਸਟ ਦੇ ਅੰਤ ਤੱਕ ਕੱਮ ਕਰਦਾ ਹੈ
ਤੁਸੀ ਸਪੈੱਲ ਚੈੱਕ ਨੂੰ ਡੌਕਯੂਮੈਂਟ ਦੇ ਸ਼ੁਰੂਆਤ ਤੋਂ ਲਾਗੁ ਕਰਣ ਦੀ ਚੋਣ ਵੀ ਕਰ ਸਕਦੇਂ ਹੋਂ
ਸਪੈੱਲ ਚੈੱਕ ਸ਼ਬਦਾਂ ਵਿੱਚ ਗਲਤੀਆਂ ਲੱਭਦਾ ਹੈ ਅਤੇ ਯੂਜ਼ਰ ਡਿਕ੍ਸ਼ਨਰੀ ਵਿੱਚ ਨਵੇਂ ਸ਼ਬਦ ਦੀ ਜੋੜ ਕਰਨ ਦਾ ਵਿਕਲਪ ਦੇਂਦਾ ਹੈ
ਹੁਣ ਦੇਖਿਏ ਇਹ ਕਿਵੇ ਵਰਤਿਆ ਜਾਂਦਾ ਹਾਂ
ਸਪੈੱਲ ਚੈੱਕ ਫੀਚਰ ਹਰ ਭਾਸ਼ਾ ਵਿੱਚ ਵੱਖਰਾ ਹੈ
ਉਦਾਹਰਣ ਲਈ ਕਲਿੱਕ ਕਰੋ ਟੂਲਸ ਆਪਸ਼ਨ ਤੇ ਜੋ ਕੀ ਮੈੱਨਯੂ ਬਾਰ ਵਿੱਚ ਹੇ ਤੇ ਫੇਰ ਕਲਿੱਕ ਕਰੋ ਆਪਸ਼ਨਜ਼ ਉੱਤੇ
ਹੁਣ ਡਾਇਅਲੌਗ ਬਾਕ੍ਸ ਵਿੱਚ ਲੈਂਗਵਿਜ ਸੈਟਿੰਗਜ਼ ਤੇ ਕਲਿੱਕ ਕਰੋ ਅਤੇ ਅਖੀਰ ਵਿੱਚ ਲੈਂਗਵਿਜਿਜ਼ ਤੇ ਕਲਿੱਕ ਕਰੋ
ਯੂਜ਼ਰ ਇਨਟਰਫੇਸ ਵਿੱਚ ਡਿਫਾਲਟ ਆਪਸ਼ਨ ਹਮੇਸ਼ਾ ਇੰਗਲਿਸ਼ ਯੂਐਸਏ ਹੋਣੀ ਚਾਹੀਦੀ ਹੈ
ਲੋਕੇਲ ਸੈਟਿੰਗ ਫ਼ੀਲਡ ਵਿੱਚ ਥੱਲੇ ਦਿੱਤੇ ਡਾਉਨ ਐਰੋ ਚਿੰਨ੍ਹ ਤੇ ਕਲਿੱਕ ਕਰੋ ਅਤੇ ਉਸਤੋਂ ਬਾਅਦ ਇੰਗਲਿਸ਼ ਯੂਐਸਏ ਆਪਸ਼ਨ ਤੇ ਕਲਿੱਕ ਕਰੋ
ਤੁਸੀ ਦੇਖੋਂ ਗੇ ਡਿਫਾਲਟ ਲੈਂਗਵਿਜਿਜ਼ ਫੌਰ ਡੌਕਯੁਮੈੱਨਟਸ ਦੇ ਥੱਲੇ ਵੈਸਟ੍ਰਨ ਫ਼ੀਲਡ ਵਿੱਚ ਡਿਫਾਲਟ ਲੈਂਗਵਿਜ ਦੇ ਰੂਪ ਵਿੱਚ ਇੰਗਲਿਸ਼ ਇੰਡੀਆ ਸੈੱਟ ਹੈ
ਕਿਉਂਕਿ ਇੰਗਲਿਸ਼ ਇੰਡੀਆ ਦਾ ਸ਼ਬਦ ਕੋਸ਼ ਸਪੈੱਲ ਚੈੱਕ ਕੋਲ ਨਹੀ ਹੈ ਇਸ ਲਈ ਅਸੀ ਡਿਫਾਲਟ ਲੈਂਗਵਿਜ ਬਦਲ ਕੇ ਇੰਗਲਿਸ਼ ਯੂਐਸਏ ਕਰਾਂ ਗੇ
ਵੈਸਟ੍ਰਨ ਫ਼ੀਲਡ ਵਿੱਚ ਦਿੱਤੇ ਡਾਉਨ ਐਰੋ ਚਿੰਨ੍ਹ ਨੂੰ ਕਲਿੱਕ ਕਰੋ ਅਤੇ ਫੇਰ ਇੰਗਲਿਸ਼ ਯੂਐਸਏ ਆਪਸ਼ਨ ਤੇ ਕਲਿੱਕ ਕਰੋ
ਆਖਿਰ ਵਿੱਚ ਓਕ ਬਟਨ ਕਲਿੱਕ ਕਰੋ
ਹੁਣ ਅਸੀ ਦੇਖਣ ਲਈ ਤਿਆਰ ਹਾਂ ਕੀ ਸਪੈੱਲ ਚੈੱਕ ਫੀਚਰ ਇੰਗਲਿਸ਼ ਯੂਐਸਏ ਲੈਂਗਵਿਜ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ
ਸਪੈੱਲਿੰਗ ਅਤੇ ਗਰੈਮਰ ਫੀਚਰ ਵਰਤਣ ਲਈ ਆਟੋ ਸਪੈੱਲ ਚੈੱਕ ਆਪਸ਼ਨ ਦਾ ਇਨੇਬਲ ਹੋਣਾ ਜ਼ਰੂਰੀ ਹੈ
ਟੂਲ ਬਾਰ ਵਿੱਚ ਦਿੱਤੇ ਆਟੋ ਸਪੈੱਲ ਚੈੱਕ ਬਟਨ ਤੇ ਕਲਿੱਕ ਕਰੋ ਅਗੱਰ ੳਹ ਪਹਿਲੋ ਤੋ ਹੀ ਇਨੇਬੱਲਡ ਨਹੀ ਹੈ
ਸਾਡੀ ਰਿਜ਼ਯੂਮੇ ਡਾਟ ਓ ਡੀ ਟੀ resumeਓਡਟ ਫਾਇਲ ਵਿੱਚ ਮਦਰਜ਼ ਓਕੂਪੇਸ਼ਨ ਦੇ ਹੇਠ ਅਸੀ ਹਾਊਸਵਾਇਫ ਸ਼ਬਦ ਦੇ ਗਲਤ ਸਪੈੱਲਿਂਗ ਭਰਦੇ ਹਾਂ ਹਿਊਸਵਾਈਫ ਟਾਇਪ ਕਰਕੇ ਸਪੇਸ ਬਾਰ ਐਂਟਰ ਕਰੋ
ਤੁਸੀ ਦੇਖ ਸਕਦੇ ਹੋਂ ਕਿ ਗਲੱਤ ਸ਼ਬਦ ਦੇ ਥੱਲੇ ਲਾਲ ਲਾਇਨ ਹੈ
ਹੁਣ ਅਪਣੇ ਕਰਸਰ ਨੂੰ ਹਿਊਸਵਾਈਫ ਸ਼ਬਦ ਤੇ ਲੇਜਾਂ ਕੇ ਸਪੈੱਲਿੰਗ ਅਤੇ ਗਰੈਮਰ ਆਇਕਨ ਉੱਤੇ ਕਲਿੱਕ ਕਰੋ ਜੋ ਕੀ ਸਟੈਨਡਰਡ ਟੂਲ ਬਾਰ ਵਿੱਚ ਹੈ
ਨੋਟ ਇਨ ਡਿਕਸ਼ਨਰੀ ਬਾਕ੍ਸ ਵਿੱਚ ਅਸੀ ਉਸ ਸ਼ਬਦ ਨੂੰ ਵੇਖਦੇ ਹਾਂ
ਗੱਲਤ ਸ਼ਬਦ ਲਾਲ ਰੰਗ ਵਿੱਚ ਆ ਜਾਵੇਗਾ ਅਤੇ ਸਾਨੂੰ ਸੁਝਾਅ ਬਾਕ੍ਸ ਵਿੱਚ ਕਈ ਸੁਝਾਅ ਦੱਸੇ ਜਾਂਨਗੇ ਜਿਨਹਾ ਵਿੱਚੋ ਅਸੀ ਸਹੀ ਸ਼ਬਦ ਦੀ ਚੋਣ ਕਰਨੀ ਹੈ
ਸੁਝਾਅ ਬਾਕ੍ਸ ਵਿੱਚ ਹਾਊਸਵਾਇਫ ਸਬਦ ਨੂੰ ਕਲਿੱਕ ਕਰਕੇ ਚੇੰਜਬਟਨ ਤੇ ਕਲਿੱਕ ਕਰੋ
ਨਵਾਂ ਛੋਟਾ ਜਿਹਾ ਡਾਇਲੌਗ ਬਾਕ੍ਸ ਖੂੱਲ਼ਦਾ ਹੈ
ਓਸਦੇ ਵਿੱਚ ਓਕ ਬਟਨ ਉੱਤੇ ਕਲਿੱਕ ਕਰੋ
ਹੁਣ ਟੈਕ੍ਸਟ ਵਿੱਚ ਸਹੀ ਸ਼ਬਦ ਆ ਜਾਵੇਗਾ
ਹੁਣ ਕੀੱਤੇ ਗਏ ਬਦਲਾਵਾਂ ਨੂੰ ਅਨਡੂ ਕਰਾਂਗੇ
ਚਲੋ ਹੁਣ ਜਾਨਿਏ ਇੱਕ ਹੋਰ ਸਟੈਨਡਰਡ ਟੂਲ ਬਾਰ ਆਪਸ਼ਨ ਦੇ ਬਾਰੇ ਜਿਸਦਾ ਨਾਂਮ ਹੈ ਆਟੋ ਕਰੇਕ੍ਟ
ਇਹ ਸਪੈੱਲ ਚੈੱਕ ਫੀਚਰ ਦਾ ਇੱਕ ਐਕ੍ਸਟੈਨਸ਼ਨ ਹੈ
ਇਹ ਮੈੱਨਯੂ ਬਾਰ ਵਿੱਚ ਦਿੱਤੇ ਹੋਏ ਫ਼ੌਰਮੈਟ ਆਪਸ਼ਨ ਦੇ ਡਰੌਪ ਡਾਉਨ ਮੈੱਨਯੂ ਦੇ ਵਿੱਚ ਮੌਜੂਦ ਹੈ
ਸਾਡੀ ਆਪਸ਼ਨ ਦੀ ਚੋਣ ਦੇ ਹਿਸਾਬ ਨਾਲ ਆਟੋ ਕਰੇਕ੍ਟ ਅਪਣੇ ਆਪ ਹੀ ਫਾਇਲਜ਼ ਨੂੰ ਫ਼ੌਰਮੈਟ ਕਰ ਦਿੰਦਾ ਹੈ
ਇਸ ਆਪਸ਼ਨ ਦੀ ਚੋਣ ਆਟੋ ਕਰੇਕ੍ਟ ਆਪਸ਼ਨ ਤੇ ਕਲਿੱਕ ਕਰਕੇ ਹੁੰਦੀ ਹੈ
ਆਟੋ ਕਰੇਕ੍ਟ ਡਾਇਅਲੌਗ ਬਾਕ੍ਸ ਖੁੱਲ ਜਾਵੇਗਾ
ਆਟੋ ਕਰੇਕ੍ਟ ਫੀਚਰ ਤੁਹਾਡੇ ਲਿਖਦੇ ਲਿਖਦੇ ਹੀ ਆਪਣੇ ਆਪ ਗਲਤੀਆਂ ਠੀਕ ਕਰ ਦਿੰਦਾ ਹੈ
ਆਪਸ਼ਨ ਟੈਬ ਵਿੱਚ ਕਿੱਤੀ ਗਈ ਆਪਸ਼ਨਸ ਦੀ ਚੋਣ ਦੇ ਹਿਸਾਬ ਨਾਲ ਹੀ ਤੁਹਾਡੀ ਗਲਤੀਆ ਠੀਕ ਹੁੰਦੀਆ ਹਨ
ਹੋਰ ਵੀ ਕਈ ਤਰ੍ਹਾਂ ਦੇ ਆਟੋ ਕਰੇਕ੍ਟ ਆਪਸ਼ਨਜ਼ ਨੇ ਜਿਵੇ ਡਿਲੀਟ ਸਪੇਸਿਜ਼ ਐਟ ਦਾ ਏਂਡ ਐਂਡ ਬਿਗਿਨਿਂਗ ਆਫ ਪੈਰਾਗ੍ਰਾਫ ਡਿਲੀਟ ਸਪੇਸਾਂ ਏਟੀ ਥੇ ਈਐਂਡ ਐਂਡ ਬਿਗਿਨਿੰਗ ਓਐਫ ਪੈਰਾਗ੍ਰਾਫ ਪੈਰਾਗ੍ਰਾਫ ਦੇ ਸ਼ੁਰੂਆਤ ਅਤੇ ਅੰਤ ਤੋ ਸਪੇਸਿਜ਼ ਕੱਡੋ ਇਗਨੋਰ ਡਅੱਬਲ ਸਪੇਸਿਸ ਅਤੇ ਹੋਰ ਕਈ ਆਪਸ਼ਨਜ਼
ਹੁਣ ਇੱਕ ਉਦਾਹਰਣ ਲੈ ਕੇ ਦੇਖਿਏ ਇਹ ਕੀਵੇਂ ਹੁੰਦਾ ਹੈ
ਰਿਜ਼ਯੂਮੇ ਫਾਇਲ ਵਿੱਚ ਜਾ ਕੇ ਅਸੀ ਕੁਛ ਸ਼ਬਦ ਇਕ ਸਪੇਸ ਛੱਡ ਕੇ ਅਤੇ ਕੁਛ ਹੋਰ ਸ਼ਬਦ ਦੋ ਜਾਂ ਤਿੱਨ ਸਪੇਸਿਜ਼ ਛੱਡ ਕੇ ਟਾਇਪ ਕਰਾਂ ਗੇ
ਹੁਣ ਸਾਰੇ ਹੀ ਟੈੱਕਸਟ ਦਾ ਚੋਣ ਕਰੋ
ਮੈੱਨਯੂ ਬਾਰ ਵਿੱਚ ਫ਼ੌਰਮੈਟ ਬਟਨ ਤੇ ਕਲਿੱਕ ਕਰੋ
ਆਟੋ ਕਰੇਕ੍ਟ ਤੇ ਕਲਿੱਕ ਕਰੋ ਜੋ ਕੀ ਡਰੌਪ ਡਾਉਨ ਮੈੱਨਯੂ ਵਿੱਚ ਹੈ ਅਤੇ ਫੇਰ ਸੱਬ ਮੈੱਨਯੂ ਵਿੱਚ ਦਿੱਤੇ ਹੋਏ ਆਟੋ ਕਰੇਕ੍ਟ ਆਪਸ਼ਨਸ ਤੇ ਕਲਿੱਕ ਕਰੋ
ਆਪਸ਼ਨਜ਼ ਟੈਬ ਤੇ ਕਲਿੱਕ ਕਰੋ
ਹੁਣ ਇਗਨੋਰ ਡਅੱਬਲ ਸਪੇਇਸਸ ਦਾ ਚੋਣ ਕਰਕੇ ਓਕ ਬਟਨ ਕਲਿੱਕ ਕਰੋ
ਅੱਗਲੀ ਵਾਰ ਅਸੀ ਜਦੋ ਟਾਇਪ ਕਰਾਂਗੇ ਕਮਪਯੂਟਰ ਆਪਣੇ ਆਪ ਹੀ ਡਅੱਬਲ ਸਪੇਇਸਸ ਨਹੀ ਲਵੇ ਗਾ
ਚਲੋ ਅਪਣਾ ਕਰਸਰ ਮਨੀਸ਼ ਨਾਮ ਤੇ ਰਖਦੇ ਹਾਂ ਅਤੇ ਕੀਬੋਰਡ ਉੱਤੇ ਸ੍ਪੇਸ ਬਾਰਨੂੰ ਦੋ ਵਾਰ ਦੱਬਦੇ ਹਾਂ
ਤੂਸੀਂ ਦੇਖੋਂਗੇਂ ਕੀ ਕਰਸਰ ਸਿਰਫ ਇੱਕ ਸਪੇਸ ਹੀ ਅੱਗੇ ਵਧਿਆ ਹੈ ਯਾਨੀ ਕੀ ਡਅੱਬਲ ਸਪੇਸ ਅਲਾਓ ਨਹੀ ਹੋਈ ਹੈ
ਸਿਂਗਲ ਸਪੇਸ ਤੋਂ ਬਾਅਦ ਤੁਸੀ ਸਰਨੇਮ ਦੇ ਤੌਰ ਤੇ ਕੁਮਾਰ ਟਾਇਪ ਕਰੋ
ਆਟੋ ਕਰੇਕ੍ਟ ਇੱਕ ਸ਼ਬਦ ਜਾਂ ਉਸਦੇ ਸੰਖੇਪ ਰੂਪ ਵਿੱਚ ਲਿੱਖੇ ਹੋਏ ਟੈਕ੍ਸਟ ਨੂੰ ਵਿਸਤਾਰ ਨਾਲ ਲਿੱਖਣੇ ਦੀ ਕਾਬਲੀਅਤ ਭੀ ਰੱਖਦਾ ਹੈ
ਇਹ ਟਾਇਪ ਕਰਨ ਦੀ ਮੇਹਨਤ ਨੂੰ ਘਟਾਉਂਦਾ ਹੈ ਕਿਉਂਕੀ ਇਹ ਲੰਬੇ ਸ਼ਬਦਾ ਦੇ ਸ਼ਾਰਟ ਕੱਟ ਬਣਾਉਨ ਦੀ ਸਹਊਲਿਅਤ ਦੇਂਦਾ ਹੈ
ਉਦਾਹਰਣ ਲਈ ਰਿਜ਼ਯੂਮੇ ਡਾਟ ਔ ਡੀ ਟੀ resumeਓਡਟ ਫਾਇਲ ਵਿੱਚ ਕਈ ਐਸੇ ਸ਼ਬਦ ਹੋ ਸਕਦੇ ਨੇ ਜੋ ਕੀ ਬਾਰ ਬਾਰ ਟੈਕ੍ਸਟ ਵਿੱਚ ਇਸਤੇਮਾਲ ਹੂੰਦੇ ਹੋਣ
ਬਾਰ ਬਾਰ ਇੱਕੋ ਹੀ ਸ਼ਬਦ ਜਾਂ ਵਾਕ ਨੂੰ ਟਾਇਪ ਕਰਨਾ ਮੁੱਸ਼ਕਲ ਕੱਮ ਲਗਦਾ ਹੈ
ਮਨ ਲੋ ਕੀ ਅਸੀ ਇਹ ਟੈੱਕਸਟ ਦਿਸ ਇਜ਼ ਏ ਸਪੋਕਨ ਟਿਊਟੋਰਿਯਲ ਪ੍ਰੌਜੈਕਟ ਬਾਰ ਬਾਰ ਆਪਣੇ ਡੌਕਯੂਮੈਂਟ ਵਿੱਚ ਲਿੱਖਣਾ ਹੋਵੇ
ਤਾਂ ਅਸੀ ਇਕ ਸੰਖੇਪ ਰੂਪ ਵਾਲਾ ਸ਼ਬਦ ਬਣਾਵਾਂਗੇ ਜੋ ਕੀ ਸਿੱਧਾ ਸਾਡੇ ਲੋੜ ਮੰਦ ਟੈੱਕਸਟ ਵਿੱਚ ਬੱਦਲ ਜਾਵੇਗਾ
ਦੇਖਦੇ ਹਾਂ ਕੀ ਐਸਟੀਪੀ ਕਿਵੇਂ ਆਪਣੇ ਆਪ ਸਪੋਕਨ ਟਿਊਟੋਰਿਯਲ ਪ੍ਰੌਜੈਕਟ ਵਿੱਚ ਬਦਲ ਜਾਵੇਗਾ
ਹੁਣ ਤੁਸੀ ਫ਼ੌਰਮੈਟ ਆਪਸ਼ਨ ਤੇ ਕਲਿੱਕ ਕਰੋ ਜੋ ਕੀ ਮੈੱਨਯੂ ਬਾਰ ਵਿੱਚ ਹੈ ਫਿਰ ਆਟੋ ਕਰੇਕ੍ਟ ਆਪਸ਼ਨ ਤੇ ਜਾ ਕੇ ਆਟੋ ਕਰੇਕ੍ਟ ਆਪਸ਼ਨਜ਼ ਤੇ ਕਲਿੱਕ ਕਰੋ
ਇੱਕ ਡਾਇਅਲੌਗ ਬਾਕ੍ਸ ਖੂੱਲਦਾ ਹੈ
ਓਸ ਵਿੱਚ ਰਿਪ੍ਲੇਸ ਟੈਬ ਤੇ ਕਲਿੱਕ ਕਰੋ
ਇਹ ਜਾਂਚ ਲਵੋ ਕੀ ਇੰਗਲਿਸ਼ ਯੂਐਸਏ ਭਾਸ਼ਾ ਦਾ ਹੀ ਚੋਣ ਹੋਇਆ ਹੈ
ਹੁਣ ਰਿਪ੍ਲੇਸ ਫ਼ੀਲਡ ਵਿੱਚ ਐਸਟੀਪੀ ਟਾਇਪ ਕਰੋ ਜੋ ਕੀ ਅਸੀ ਸੰਖੇਪ ਸ਼ਬਦ ਬਣਾਉਨਾ ਚਾਹੂਂਦੇ ਹਾਂ
ਹੁਣ ਵਿੱਦ ਫ਼ੀਲਡ ਵਿੱਚ ਟਾਇਪ ਕਰੋ ਸਪੋਕਨ ਟਿਊਟੋਰਿਯਲ ਪ੍ਰੌਜੈਕਟਸਪੋਕਨ ਟਿਊਟੋਰੀਅਲ ਪ੍ਰੋਜੈਕਟ ਜੋ ਸੰਖੇਪ ਸ਼ਬਦ ਨੁੰ ਰਿਪ੍ਲੇਸ ਕਰੇਗਾ
ਡਾਇਅਲੌਗ ਬਾਕ੍ਸ ਵਿੱਚ ਨਿਊ ਬਟਨ ਉੱਤੇ ਕਲਿੱਕ ਕਰੋ
ਤੁਸੀ ਦੇਖ ਸਕਦੇ ਹੋਂ ਕੀ ਇਹ ਐੱਨਟਰੀ ਰਿਪ੍ਲੇਸਮੈਂਟ ਟੇਬਲ ਵਿੱਚ ਹੋ ਚੁੱਕੀ ਹੈ
ਹੁਣ ਓਕ ਬਟਨ ਕਲਿੱਕ ਕਰੋ
ਹੁਣ ਜਦੋ ਵੀ ਅਸੀ ਦਿਸ ਇਜ਼ ਏ ਐਸਟੀਪੀ ਟਾਇਪ ਕਰਕੇ ਸਪੇਸ ਬਾਰ ਦੱਬਾਂਗੇ ਵੇੱਖਾਂ ਗੇ ਕਿ ਐਸ ਟੀ ਪੀ ਦਾ ਸੰਖੇਪ ਹੂਪ ਅਪਣੇ ਆਪ ਹੀ ਸਪੋਕਨ ਟਿਊਟੋਰਿਯਲ ਪ੍ਰੌਜੈਕਟ ਵਿੱਚ ਬਦਲ ਜਾਵੇਗਾ
ਜਦੋਂ ਇੱਕ ਸ਼ਬਦ ਟੈਕ੍ਸਟ ਵਿੱਚ ਬਾਰ ਬਾਰ ਦੋਹਰਾਇਆ ਹੋਵੇ ਇਹ ਫੀਚਰ ਕਾਫੀ ਲਾਭਦਾਇਕ ਸਾਬਿਤ ਹੁੰਦਾ ਹੈ
ਹੁਣ ਕੀਤੇ ਗਏ ਬਦਲਾਵਾ ਨੂੰ ਅਨਡੂ ਕਰਾਂਗੇ
ਇਹ ਸਾਨੂੰ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ
ਸਾਰਾਂਸ਼ ਵਿੱਚ ਅਸੀ ਸਿਖਿਆ
ਫਾਇਨ੍ਡ ਐਂਡ ਰਿਪ੍ਲੇਸ
ਸਪੈੱਲ ਚੈੱਕ
ਆਟੋ ਕਰੇਕ੍ਟ
ਕੌਮਪਰਿਹੈੱਨਸਿਵ਼ ਅਸਾਇਨਮੈਂਨਟ ਵਿਆਪਕ ਕਾਰਜ
ਰਾਇਟਰ ਵਿੱਚ ਦੱਸਿਆ ਗਇਆ ਟੈੱਕਸਟ ਟਾਇਪ ਕਰੋ This ਆਈਐਸ a ਨਿਊ ਡਾਕੂਮੈਂਟ
ਥੇ ਡਾਕੂਮੈਂਟ ਡੀਲਜ਼ ਵਿਥ ਫਾਈਂਡ ਐਂਡ ਰਿਪਲੇਸ ਹੁਣ ਟੈਕ੍ਸਟ ਵਿੱਚ ਡੌਕਯੁਮੈੱਨਟ ਵਰਡ ਨੂਂ ਫਾਇਲ ਵਰਡ ਨਾਲ ਫਾਇਨ੍ਡ ਐਂਡ ਰਿਪ੍ਲੇਸ ਕਰੋ
ਅਪਣੇ ਡੌਕਯੁਮੈੱਨਟ ਵਿੱਚ ਟੈਕਸਟ ਸ਼ਬਦ ਦੇ ਸਪੈੱਲਿੰਗ ਬਦਲ ਕੇ ਟੀ ਐਕ੍ਸ ਟੀ ਟ ਐਕਸ ਟ ਲਿੱਖੋ
ਹੁਣ ਸੱਪੈਲ ਚੈਕ ਫੀਚਰ ਦਾ ਇਸਤੇਮਾਲ ਕਰਕੇ ਟੀਐਕਸਟੀ ਦੇ ਸਪੈੱਲਿੰਗ ਠੀਕ ਕਰਕੇ ਟੈਕਸਟ ਕਰੋ
ਇੰਗਲਿਸ਼ ਯੂ ਐਸ ਏ ਨੁੰ ਅਪਣੀ ਡਿਫਾਲਟ ਭਾਸ਼ਾ ਕਰੋ
ਹੁਣ ਆਟੋ ਕਰੇਕ੍ਟ ਫੀਚਰ ਦੇ ਇਸਤੇਮਾਲ ਨਾਲ ਦਿਸ ਇਜ ਲਿਬਰ ਆਫਿਸ ਰਾਇਟਰ ਦਾ ਸੰਖੇਪ ਰੂਪ ਟਲਡਬਲਿਊ ਬਨਾਓ ਅਤੇ ਇਸਦਾ ਇਸਤੇਮਾਲ ਕਰੋ
ਦਿੱਤੇ ਹੋਏ ਲਿੰਕ ਤੇ ਤੁਸੀ ਵੀਡਿਓ ਦੇਖ ਸਕਦੇ ਹੋ ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਵਿਸਤਾਰ ਵਿੱਚ ਜਾਣਕਾਰੀ ਦੇਵੇਗਾ
ਅਗਰ ਤੁਹਾਡੇ ਕੋਲ ਇੰਟਰਨੇੱਟ ਦੀ ਪਰਯਾਪ੍ਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀ ਇਸਦਾ ਵੀਡਿਓ ਡਾਉਨਲੋਡ ਕਰ ਕੇ ਵੀ ਦੇਖ ਸਕਦੇ ਹੋ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ ਚਲਾਉਂਦੀ ਹੈ
ਜੋ ਕੋਈ ਭਾਗ ਲੈਨ ਵਾਲਾ ਔਨਲਾਇਨ ਟੈਸਟ ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
ਹੋਰ ਜਾਣਕਾਰੀ ਲਈ ਲਿੱਖੋ contactspoken tutorialorg ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਦਾ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਆਈ ਸੀ ਟੀ ਐਮ ਏਚ ਆਰ ਡੀ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦ੍ਵਾਰਾ ਸਮਰਥਿਤ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ
ਸਾਡੇ ਨਾਲ ਜੁੜਨ ਲਈ ਧੰਨਵਾਦ